ਅਜੀਬ ਕਿਸਮ ਦੀਆਂ ਚਿਣਗਾਂ ਜਿਸਮ ਵਿਚੋਂ ਨਿਕਲਦੀਆਂ ਮਹਿਸੂਸ ਹੋ ਰਹੀਆਂ ਸਨ, ਅਸੀਂ ਛੋਟੀ ਉਮਰੇ ਗਰਮੀਆਂ ਦੀਆਂ ਛੁੱਟੀਆਂ ਵਿਚ ਮਾਲ ਚਾਰਦੇ ਜੱਗਾ ਗਾਉਂਦੇ ਹੁੰਦੇ ਸਾਂ।

ਬੜੇ ਲੋਕਾਂ ਨੇ ਬੜੇ ਲੋਕਾਂ ਦੇ ਇਧਰਲੇ ਤੋਂ ਓਧਰਲੇ ਪੰਜਾਬ ਵਿਚ ਜੱਗੇ ਦੇ ਪਿੰਡ ਅਤੇ ਪਤੇ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਉੱਘ ਨਿੱਘ ਸੁੱਘ ਨਾ ਮਿਲੀ, ਮੈਨੂੰ ਜੱਗੇ ਦੀ ਅਹ ਜਵਾਨੀ ਜਾਣਨ ਦੀ ਇਕ ਤਲਬ ਜਿਹੀ ਲੱਗ ਪਈ। ਕਿਸੇ ਸੱਜਣ ਨੇ ਦੱਸਿਆ ਕਰਨਾਲ ਤੋਂ ਕੁਝ ਕਿਲੋਮੀਟਰ ਪਹਿਲਾਂ ਨਹਿਰ ਦੇ ਕੰਡੇ GT road ਤੋਂ ਕੁੱਝ ਕਦਮਾਂ ਤੇ ਬਰੋਟੇ ਹੇਠ ਜੱਗੇ ਦੀ ਸਮਾਧ ਬਣੀ ਹੋਈ ਹੈ। ਇੱਥੇ ਹੀ ਜੱਗਾ ਕਤਲ ਹੋਇਆ ਸੀ ਪਰ ਪਤ ਪੜਤਾਲ ਕਰਨ ਤੇ ਇਹ ਸੱਚ ਨਾ ਨਿਕਲਿਆ, ਫਿਰ ਮੋਟੇ ਤੌਰ ਤੇ ਅੰਦਾਜ਼ਾ ਲਗਾਇਆ ਕਿ ਜੱਗੇ ਦਾ ਲਾਇਲਪੁਰ ਡਾਕਾ ਮਾਰਨ ਦਾ ਜ਼ਿਕਰ ਆਉਂਦਾ ਹੈ, ਜੱਗੇ ਮਾਰਿਆ ਲਾਇਲਪੁਰ ਡਾਕਾ, ਤਾਰਾਂ ਖੜਕ ਗਈਆਂ, ਇਸ ਦਾ ਮਤਲਬ ਜੱਗਾ ਪੰਜਾਬ ਦੇ ਓਸ ਪਾਸੇ ਪੈਦਾ ਹੋਇਆ। ਇਸ ਘਟਨਾ ਨੂੰ ਆਧਾਰ ਮੰਨ ਕੇ ਪੜਤਾਲ ਕਰਨੀ ਸ਼ੁਰੂ ਕੀਤੀ, ਉਹ ਅਰਸਾ ਪਹਿਲਾਂ ਅਚਾਨਕ ਮੇਰੀ ਮੁਲਾਕਾਤ ਜਥੇਦਾਰ ਹਰੀ ਸਿੰਘ ਵਿਰਕ ਨਾਲ ਹੋਈ, ਜਥੇਦਾਰ ਸਾਹਿਬ ਨੇ ਮੈਨੂੰ ਅੱਗੇ ਜੱਗੇ ਦਾ ਅਹ ਖੁਰਾ ਲੱਭ ਕੇ ਦਿੱਤਾ ਤੇ ਅਹ ਜੱਗੇ ਦਾ ਜਨਮ ਉੱਨੀ ਸੌ ਅਹ ਚਾਰ ਤੇ ਉੱਨੀ ਸੋ ਦੋ ਦੇ ਇਹਨਾਂ ਦੇ ਕੁਛ ਨੇੜੇ ਪਿੰਡ ਬੁਰਜ ਰਣ ਵਾਲਾ ਤਹਿਸੀਲ ਚੂੰਨੀਆਂ, ਜਿਲ੍ਹਾ ਕਸੂਰ ਵਿਖੇ ਹੋਇਆ ਜੱਗੇ ਦੇ ਬਾਪੂ ਸਰਦਾਰ ਮੱਖਣ ਸਿੰਘ ਦਾ ਸਾਇਆ ਜੱਗੇ ਦੇ ਸਿਰੋਂ ਬਚਪਨ ਵਿਚ ਹੀ ਉੱਠ ਗਿਆ ਸੀ। ਤੇ ਉਸ ਦਾ ਪਾਲਣ-ਪੋਸ਼ਣ ਜੱਗੇ ਦੇ ਚਾਚੇ ਰੂਪ ਸਿੰਘ ਤੇ ਜੱਗੇ ਦੀ ਮਾਂ ਭਾਗਣ ਦੀ ਦੇਖ ਰੇਖ ਹੇਠ ਹੋਇਆ, ਜਿਨ੍ਹਾਂ ਨੂੰ ਜੱਗਾ ਬਹੁਤ ਪਿਆਰਾ ਸੀ। ਜਦੋਂ ਜੱਗਾ ਪੁਠੀਰ ਹੋਇਆ, ਉਹ ਸ਼ੌਕੀਆ ਕਦੇ ਕਦੇ ਦੋਸਤਾਂ ਨਾਲ ਅਹ ਪਸ਼ੂ ਚਾਰਨ ਚਲਿਆ ਜਾਂਦਾ, ਉਂਝ ਚਾਚਾ ਉਸ ਨੂੰ ਘੱਟ-ਵੱਧ ਹੀ ਕੰਮ ਕਰਨ ਦਿੰਦਾ ਤੇ ਅਹ ਸੀ ਵੀ ਜੱਗਾ ਦੋ ਸੌ ਚਾਲੀ ਕਿੱਲੇ ਦਾ ਮਾਲਕ ਸੀਗਾ ਤੇ ਅਹ ਇਕ ਦਿਨ ਜੱਗਾ ਡੰਗਰ ਚਾਰਦਾ ਸ਼ਰੀਕੇ ਦੇ ਚਾਚੇ ਇੰਦਰ ਸਿੰਘ ਖੇਤ ਵਿੱਚ ਸਾਰੇ ਦੋਸਤਾਂ ਨਾਲ ਗੰਨਿਆਂ ਦੀ ਸੁੱਥਰੀ ਸੁੱਥਰੀ ਪੁੱਟ ਲਿਆਂਦੀ, ਇੰਦਰ ਸਿੰਘ ਨੇ ਜੱਗੇ ਨੂੰ ਅਹ ਧੌਲ ਪਟਾ ਕੇ ਦਿੱਤਾ ਤੇ ਜੱਗੇ ਨੇ ਰਾਤੀਂ ਇੰਦਰ ਸਿੰਘ ਦੇ ਖੂਹ ਦਾ ਬੈੜ ਟੋਟੇ ਕਰਕੇ ਖੂਹ ਵਿਚ ਸੁੱਟ ਦਿੱਤਾ ਜਦੋਂ ਇੰਦਰ ਸਿੰਘ ਨੇ ਖਾਣੇ ਥਾਣੇ ਜਾਣ ਦੀ ਗੱਲ ਕੀਤੀ ਤਾਂ ਸਾਰੇ ਸ਼ਰੀਕ ਵਾਲਿਆਂ ਨੇ ਕਿਹਾ, ਤੈਨੂੰ ਇਸ ਦਾ ਨਾਂ ਜਗਤ ਸਿੰਘ ਰੱਖਣ ਬਾਰੇ

ਪਿੰਡ ਬੁਰਜ ਰ ਅਹ ਰਣ ਸਿੰਘ ਵਾਲਾ ਵਿਚ ਬਹੁਤ ਘਰ ਮੁਸਲਮਾਨ ਤੇਲੀਆਂ ਦੇ ਸਨ, ਸਿਰਫ਼ ਉੱਨੀ ਵੀਹ ਘਰ ਜੱਟ ਸਿੱਖਾਂ ਦੇ ਸਨ। ਇਨ੍ਹਾਂ ਦਾ ਗੋਤ ਸਿੱਧੂ ਸੀ। ਦੀਵਾਲੀ- ਜਾਣ ਪਛਾਣ- ਦੀਵਾਲੀ ਭਾਰਤ ਦਾ ਸਭ ਤੋਂ ਪ੍ਰਸਿੱਧ ਅਤੇ ਖੁਸ਼ੀਆਂ ਭਰਿਆ ਤਿਉਹਾਰ ਹੈ। ਇਸਨੂੰ ਵੱਖ ਵੱਖ ਧਰਮਾਂ ਦੇ ਲੋਕ ਬਹੁਤ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਉਂਦੇ ਹਨ।

ਉਹਨਾ ਰਾਵਣ ਵਿਰੁੱਧ ਯੁੱਧ ਕਰਕੇ ਉਸਨੂੰ ਮਾਰ ਮੁਕਾਇਆ ਸੀ। ਸੀਤਾ ਮਾਤਾ ਜੀ ਨੂੰ ਉਸਦੀ ਕੈਦ ਤੋਂ ਮੁਕਤ,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

ਰੌਸ਼ਨੀਆਂ ਦਾ ਤਿਉਹਾਰ, ਦੀਵਾਲੀ ਮੂਲ ਰੂਪ ਵਿੱਚ, ਰੌਸ਼ਨੀਆਂ ਦਾ ਤਿਉਹਾਰ ਹੈ। ਕੱਤਕ ਮਹੀਨੇ ਦੀ ਮੱਸਿਆ ਦੀ ਹਨੇਰੀ ਰਾਤ ਵਿੱਚ ਚਾਰੇ ਪਾਸੇ ਜਗ-ਮਗ, ਜਗ-ਮਗ ਹੋਈ ਹੁੰਦੀ ਹੈ। ਲੋਕ ਆਪਣੇ ਘਰਾਂ ਦੀਆਂ ਛੱਤਾਂ ਅਤੇ ਕਤਾਰਾਂ ਤੇ ਦੀਵੇ ਜਗਉਂਦੇ ਹਨ। ਦੀਵਾਲੀ ਦਾ ਅਰਥ ਦੀਵਿਆਂ ਦੀ ਕਤਾਰ ਹੈ। ਹੁਣ ਘਰਾਂ ਤੇ ਬਿਜਲੀ ਨਾਲ ਜਗਣ ਵਾਲੇ ਛੋੇਟੇ ਛੋਟੇ ਬਲਬਾਂ ਦੀਆਂ ਲੜੀਆਂ ਵੀ ਲਾਈਆਂ ਜਾਂਦੀਆਂ ਹਨ। ਸਫਾਈ ਅਤੇ ਰੌਣਕ- ਦੀਵਾਲੀ ਤੇ ਲੋਕ ਆਪਣੇ ਘਰਾਂ ਅਤੇ ਦੁਕਾਨਾਂ ਆਦਿ ਦੀ ਸਫਾਈ ਕਰਦੇ ਹਨ। ਇਹ ਕੰਮ ਦੀਵਾਲੀ ਤੋਂ ਕਈ ਦਿਨ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਜਾਂਦਾ ਹੈ। ਦੀਵਾਲੀ ਵਾਲੇ ਦਿਨ ਬਜ਼ਾਰਾਂ ਵਿੱਚ ਬਹੁਤ ਰੌਣਕ ਹੁੰਦੀ ਹੈ। ਲੋਕ ਮਠਿਆਈਆਂ, ਪਟਾਕੇ ਅਤੇ ਫੁੱਲਝੜੀਆਂ ਅਤੇ ਹੋਰ ਸਮਾਨ ਖਰੀਦਦੇ ਹਨ।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

ਸਿੱਖਿਆ- ਦੀਵਾਲੀ ਦੇ ਤਿਉਹਾਰ ਤੋਂ ਸਾਨੂੰ ਚੰਗੇ ਕੰਮ ਕਰਨ ਅਤੇ ਫਜ਼ੂਲ ਖਰਚੀ ਤੋਂ ਬਚਣ ਦੀ ਸਿੱਖਿਆ ਲੈਣੀ ਚਾਹੀਦੀ ਹੈ। ਦੀਵਾਲੀ ਤੇ ਸਾਨੂੰ ਪਟਾਕਿਆਂ ਅਤੇ ਫਜ਼ੂਲ ਖਰਚੀ ਨਾ ਕਰਕੇ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 ਇਤਿਹਾਸਿਕ ਮਹੱਤਵ- ਦੀਵਾਲੀ ਦੇ ਤਿਉਹਾਰ ਦਾ ਵਿਸ਼ੇਸ਼ ਇਤਿਹਾਸਿਕ ਮਹੱਤਵ ਹੈ। ਇਸ ਦਿਨ ਸ਼੍ਰੀ ਰਾਮ ਚੰਦਰ ਜੀ ਚੋਦਾਂ ਸਾਲਾਂ ਦੇ ਬਨਵਾਸ ਤੋਂ ਬਾਅਦ ਅਯੁੱਧਿਆ ਵਾਪਸ ਆਏ ਸਨ। ਉਹਨਾ ਰਾਵਣ ਵਿਰੁੱਧ ਯੁੱਧ ਕਰਕੇ ਉਸਨੂੰ ਮਾਰ ਮੁਕਾਇਆ ਸੀ।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

ਰੌਸ਼ਨੀਆਂ ਦਾ ਤਿਉਹਾਰ- ਦੀਵਾਲੀ ਮੂਲ ਰੂਪ ਵਿੱਚ ਰੌਸ਼ਨੀਆਂ ਦਾ ਤਿਉਹਾਰ ਹੈ। ਕੱਤਕ ਮਹੀਨੇ ਦੀ ਮੱਸਿਆ ਦੀ ਹਨੇਰੀ ਰਾਤ ਵਿੱਚ ਚਾਰੇ ਪਾਸੇ ਜਗ-ਮਗ ਜਗ-ਮਗ ਹੋਈ ਹੁੰਦੀ ਹੈ।

ਸਫਾਈ ਅਤੇ ਰੌਣਕ- ਦੀਵਾਲੀ ਤੇ ਲੋਕ ਆਪਣੇ ਘਰਾਂ ਅਤੇ ਦੁਕਾਨਾਂ ਆਦਿ ਦੀ ਸਫਾਈ ਕਰਦੇ ਹਨ। ਇਹ ਕੰਮ ਦੀਵਾਲੀ ਤੋਂ ਕਈ ਦਿਨ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਜਾਂਦਾ ਹੈ। ਦੀਵਾਲੀ ਵਾਲੇ ਦਿਨ ਬਜ਼ਾਰਾਂ ਵਿੱਚ ਬਹੁਤ ਰੌਣਕ ਹੁੰਦੀ ਹੈ। ਲੋਕ ਮਠਿਆਈਆਂ, ਪਟਾਕੇ ਅਤੇ ਫੁੱਲਝੜੀਆਂ ਅਤੇ ਹੋਰ ਸਮਾਨ ਖਰੀਦਦੇ ਹਨ।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

ਸਿੱਖਿਆ- ਦੀਵਾਲੀ ਦੇ ਤਿਉਹਾਰ ਤੋਂ ਸਾਨੂੰ ਚੰਗੇ ਕੰਮ ਕਰਨ ਅਤੇ ਫਜ਼ੂਲ ਖਰਚੀ ਤੋਂ ਬਚਣ ਦੀ ਸਿੱਖਿਆ ਲੈਣੀ ਚਾਹੀਦੀ ਹੈ। ਦੀਵਾਲੀ ਤੇ ਸਾਨੂੰ ਪਟਾਕਿਆਂ ਅਤੇ ਫਜ਼ੂਲ ਖਰਚੀ ਨਾ ਕਰਕੇ ਵਾਤਾਵਰਣ ਦੀ ਸੰਭਾਲ ਕਰਨ ਵਿੱਚ ਹਿੱਸਾ ਪਾਉਣਾ ਚਾਹੀ ਇਸ ਦਿਨ ਸਾਰੇ ਪਾਸੇ ਚਹਿਲ-ਪਹਿਲ ਅਤੇ ਖੁਸ਼ੀ ਦਾ ਮਾਹੌਲ ਹੁੰਦਾ ਹੈ। ਇਤਿਹਾਸਿਕ ਮਹੱਤਵ- ਦੀਵਾਲੀ ਦੇ ਤਿਉਹਾਰ ਦਾ ਵਿਸ਼ੇਸ਼ ਇਤਿਹਾਸਿਕ ਮਹੱਤਵ ਹੈ। ਇਸ ਦਿਨ ਸ਼੍ਰੀ ਰਾਮ ਚੰਦਰ ਜੀ ਚੋਦਾਂ ਸਾਲਾਂ ਦੇ ਬਨਵਾਸ ਤੋਂ ਬਾਅਦ ਅਯੁੱਧਿਆ ਵਾਪਸ ਆਏ ਸਨ। ਉਹਨਾ ਰਾਵਣ ਵਿਰੁੱਧ ਯੁੱਧ ਕਰਕੇ ਉਸਨੂੰ ਮਾਰ ਮੁਕਾਇਆ ਸੀ। ਸੀਤਾ ਮਾਤਾ ਜੀ ਨੂੰ ਉਸਦੀ ਕੈਦ ਤੋਂ ਮੁਕਤ,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

ਸਫਾਈ ਅਤੇ ਰੌਣਕ- ਦੀਵਾਲੀ ਤੇ ਲੋਕ ਆਪਣੇ ਘਰਾਂ ਅਤੇ ਦੁਕਾਨਾਂ ਆਦਿ ਦੀ ਸਫਾਈ ਕਰਦੇ ਹਨ। ਇਹ ਕੰਮ ਦੀਵਾਲੀ ਤੋਂ ਕਈ ਦਿਨ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਜਾਂਦਾ ਹੈ। ਦੀਵਾਲੀ ਵਾਲੇ ਦਿਨ ਬਜ਼ਾਰਾਂ ਵਿੱਚ ਬਹੁਤ ਰੌਣਕ ਹੁੰਦੀ ਹੈ। ਲੋਕ ਮਠਿਆਈਆਂ, ਪਟਾਕੇ ਅਤੇ ਫੁੱਲਝੜੀਆਂ ਅਤੇ ਹੋਰ ਸਮਾਨ ਖਰੀਦਦੇ ਹਨ।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 ਸਿੱਖਿਆ- ਦੀਵਾਲੀ ਦੇ ਤਿਉਹਾਰ ਤੋਂ ਸਾਨੂੰ ਚੰਗੇ ਕੰਮ ਕਰਨ ਅਤੇ ਫਜ਼ੂਲ ਖਰਚੀ ਤੋਂ ਬਚਣ ਦੀ ਸਿੱਖਿਆ ਲੈਣੀ ਚਾਹੀਦੀ ਹੈ। ਦੀਵਾਲੀ ਤੇ ਸਾਨੂੰ ਪਟਾਕਿਆਂ ਅਤੇ ਫਜ਼ੂਲ ਖਰਚੀ ਨਾ ਕਰਕੇ ਵਾਤਾਵਰਣ ਦੀ ਸੰਭਾਲ ਕਰਨ ਵਿੱਚ ਹਿੱਸਾ ਪਾਉਣਾ, ਬਾਅਦ ਮਨਾਇਆ ਜਾਂਦਾ ਹੈ। ਇਸ ਦਿਨ ਸਾਰੇ ਪਾਸੇ ਚਹਿਲ-ਪਹਿਲ ਅਤੇ ਖੁਸ਼ੀ ਦਾ ਮਾਹੌਲ ਹੁੰਦਾ ਹੈ। ਇਤਿਹਾਸਿਕ ਮਹੱਤਵ- ਦੀਵਾਲੀ ਦੇ ਤਿਉਹਾਰ ਦਾ ਵਿਸ਼ੇਸ਼ ਇਤਿਹਾਸਿਕ ਮਹੱਤਵ ਹੈ। ਇਸ ਦਿਨ ਸ਼੍ਰੀ ਰਾਮ ਚੰਦਰ ਜੀ ਚੋਦਾਂ ਸਾਲਾਂ ਦੇ ਬਨਵਾਸ ਤੋਂ ਬਾਅਦ ਅਯੁੱਧਿਆ ਵਾਪਸ ਆਏ ਸਨ। ਉਹਨਾ ਰਾਵਣ ਅਸੀਂ ਮਹਿੰਗਾਈ ਬਾਰੇ ਗੱਲ ਕਰਾਂਗੇ ਪਿੱਛਲੇ ਛੇ ਕੁ ਦਹਾਕਿਆ ਤੋਂ ਮਹਿੰਗਾਈ ਦੀ ਸੱਮਸਿਆ ਦੀ ਕਮਬੀਰਤਾ ਨੇ ਸੰਸਾਰ ਪਰ ਵਿੱਚ ਪਿੱਛਲੇ ਬਾਰੇ ਰੇਕੋਡ ਮਾਤ ਪਾ ਦਿੱਤੇ ਹਨ ਭਾਰਤ ਵਿੱਚ ਬੀਤੇ ਸਮੇਂ ਵਿੱਚ ਚੀਜਾਂ ਦਿਆਂ ਕੀਮਤਾਂ ਦੇ ਵਾਧੇ ਦੀ ਰਫਤਾਰ ਤਾ ਮਾਰ ਰੂਪ ਤਾਰਨ ਕਰ ਰਹੀ ਹੈ ਅੱਜ ਕੱਲ ਤਾ ਚੀਜਾਂ ਦੇ ਭਾ ਸਵੇਰੇ ਕੁੱਜ ਦਪੇਰ ਨੂੰ ਕੁੱਜ ਤੇ ਸ਼ਾਮੀ ਕੁੱਜ ਤੇ ਕੱਲ ਨੂੰ ਦੂਜੀ ਦਹਾਈ ਤੇ ਜਿਸ ਤਰਾਂ ਖਾਦ ਪਦਾਰਥਾਂ, ਲੋਹਾ, ਸਿਮਟਾ, ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀ ਕੀਮਤਾਂ ਵਿੱਚ ਭਿਆਨਕ ਵਾਧਾ ਹੋਇਆ ਅਤੇ ਮੁਦਰਾ ਸਫਿਰਿਟ ਦੇ ਦਰ ਬਾਰ੍ਹਾਂ ਪੁਆਇੰਟ ਚੋਤਾਲੀ ਤੋਂ ਉੱਪਰ ਹੋ ਗਈ ਤਾ ਮਨੇ ਪ੍ਰਸਨੇ ਅਰਦ ਸ਼ਾਸ਼ਤਰੀ ਸਾਡੇ ਪ੍ਰਦਾਨ ਮੰਤਰੀ ਤੇ ਵਿੱਚ ਮੰਤਰੀ ਨੇ ਵੀ ਹੱਥ ਖੜੇ ਕਰ ਦਿਤੇ ਕਿ ਓਹਨਾ ਕੋਲ ਮਹਿੰਗਾਈ ਨੂੰ ਰੋਕਣ ਲਈ ਕੋਈ ਜਾਦੂ ਦੀ ਛੜੀ ਨਹੀਂ ਹੈ ਉਸ ਤੋਂ ਮਗਰੋਂ ਮਹਿੰਗਾਈ ਲਗਾਤਾਰ ਦੁੜੰਗੇ ਮਾਰਦੀ ਗਈ ਹੈ ਇਸ ਸਮੇਂ ਆਮ ਵਰਤੋਂ ਦੀਆ ਸਧਾਰਨ ਚੀਜਾਂ ਦਾਲ, ਸਬਜ਼ੀਆਂ ਅਤੇ ਕੰਡ ਦੇ ਪਾਵਾਂ ਦੇ ਵਾਧੇ ਨੇ ਪਿੱਛਲੇ ਸਾਰੇ ਰੇਕੋਡ ਤੋੜ ਦਿੱਤੇ ਹਨ ਵੱਧ ਰਹੀਆਂ ਬੇਰੋਜਗਾਰੀਆਂ ਨੇ ਉਪਰੋਂ ਬਲਦੀ ਉਤੇ ਤੇਲ ਪਾਇਆ ਹੈ ਭਾਰਤ ਦੇ ਆਜ਼ਾਦ ਹੋਣ ਦੇ ਮਗਰੋਂ ਆਮ ਵਰਤੋਂ ਦੀਆਂ ਚੀਜਾਂ ਵਿੱਚ ਹੋਏ ਵਾਧੇ ਨੂੰ ਦੇਖ ਕੇ ਪੰਜ ਸਾਲਾਂ ਯੋਜਨਾਮਾ ਵਿੱਚ ਇਸ ਨੂੰ ਕਾਬੂ ਕਰਨ ਲਈ ਕਦਮ ਚੁੱਕੇ ਗਏ ਅਤੇ ਸ਼ੇਆਸਤ ਦੇ ਪਿੰਨ ਪਿੰਨ ਖਿਲਾੜੀ ਇਸ ਦੈਂਤ ਨੂੰ ਕਾਬੂ ਕਰਨ ਦੇ ਦਾਵੇ ਕਰ ਕੇ ਤਾਕਤ ਵਿੱਚ ਵੀ ਆਏ ਉਪਰੰਤ ਵਤੀਰੇਬਾਜ਼ੀ, ਸੱਟੇਬਾਜ਼ੀ ਕਾਟੇ ਅਤੇ ਬੱਜਟਾ ਦੇ ਮੁੰਦ੍ਰਾ ਫਲਾਉ ਕਾਰਨ ਉਹ ਦੈਂਤ

ਦੇ ਨਕਲੀ ਸਕਟਾ ਦੇ ਮਹਿੰਗਾਈ ਵਿੱਚ ਲੱਕ ਤੋੜਵਾਂ ਵਾਧਾ ਹੋਇਆ ਹੈ ਸੀਮੰਟ ਕੀਓ ਪੈਟਰੋਲ ਆਦਿ ਦੀਆ ਕੀਮਤਾਂ ਸਿਖਰਾਂ ਸ਼ੁਨਦੀਆਂ ਹਨ ਸਫ਼ਰ ਦੇ

ਸਾਡੇ ਦੇਸ਼ ਵਿੱਚ ਮਹਿੰਗਾਈ ਵਿੱਚ ਲਗਾਤਾਰ ਵਾਧੇ ਦੇ ਬਹੁਤ ਸਾਰੇ ਕਾਰਨ ਹਨ ਸਰਕਾਰ ਦੁਆਰਾ ਹਰ ਸਾਲ ਕਾਟੇ ਦੇ ਬੱਜਟ ਪੇਸ਼ ਕਰਨਾ ਦੇਸ਼ ਵਿੱਚ ਉਤਪਾਦਨ ਦੀ ਦਰ ਦਾ ਕੱਟ ਰਹਿਣਾ ਸਰਕਾਰ ਦੁਆਰੇ ਕਾਟੇ ਦੀ ਵਿੱਥ ਵਿਵਸਥਾ ਨੂੰ ਪੂਰਾ ਕਰਨ ਲਈ ਉੱਪਰ ਤਕ ਟੈਕਸਾ ਵਿੱਚ ਵਿਸਵਤਾ ਕਰਨਾ ਉਤਪਾਦਨ ਦੀ ਲਗਾਤਾਰ ਵਿੱਚ ਵਾਧਾ ਹੋਣਾ ਅਬਾਦੀ ਦਾ ਤੇਜ਼ੀ ਨਾਲ ਵਧਣਾ ਆਰਥਿਕ ਵਪਾਰ ਦੀਆਂ ਸ਼ਰਤਾਂ ਤੇ ਪ੍ਰਤੀਕੂਲ ਹੋਣਾ ਵਿਸ਼ਵ ਵਿਆਪੀ ਮੁਦਰਾ ਪਸਾਰ ਦੇ ਲੋੜ ਸਰਕਾਰੀ ਖਰਚੇ ਮੁੰਦਰਾਂ ਪੂਰਤੀ ਵਿੱਚ ਵਾਧਾ ਉਣੀਜੀ ਕਰਨ ਪ੍ਰਤਿਆਕ ਟੈਕਸਾ ਅਤੇ ਲਗਾਤਾਰ ਵੱਧ ਦੇ ਸਰਵਿਸ ਟੈਕਸਾ ਦੀ ਕੋਰ ਦਾ ਬੋਜ ਤੋਲ ਟੈਕਸਾ ਦਾ ਬੋਜ ਖਰਾਬ ਮੌਸਮ ਪ੍ਰਿਸ਼ਟਾਚਾਰ ਕਾਲੇ ਧਨ ਦਾ ਬੋਲ ਬਾਲਾ

ਅੰਤਰ ਰਾਸਟਰੀਏ ਵਰਤਾਰਾ ਹੈ ਅਤੇ ਉਹ ਇਸ ਨੂੰ ਰੋਕਣ ਵਿੱਚ ਅਸਮਰਥ ਹੈ ਬੀਤੇ ਕੁੱਜ ਸਮੇ ਤੋਂ ਆਟਾ, ਦਾਲਾਂ, ਸੀਮੇਂਟ ਆਦਿ ਨਿਤ ਵਰਤੋਂ ਦੀਆਂ ਚੀਜਾਂ ਦੀ ਥੁੜ ਤੇ ਮਹਿੰਗਾਈ ਨੇ ਲੋਕ ਵਿੱਚ ਹਾਹਾਕਾਰ ਮਚਾ ਦਿੱਤਾ ਹੈ ਪਿੱਛਲੇ ਕੁੱਜ ਸਮੇਂ ਵਿੱਚ ਪੈਦਾ ਹੋਏ ਵਿਸ਼ਵ ਮਨਵਾੜੇ ਕਾਰਨ ਦੇ ਭਾਰਤ ਵਿਚ ਮੁੰਦਰਾਂ ਸਫੀਤੀ ਦੀ ਦਰ ਕਾਫੀ ਥੱਲੇ ਆਉਣ ਦੇ ਵਾਵਜੂਦ ਭਾਰਤ ਵਿੱਚ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆ ਕੀਮਤਾਂ ਕੁੱਜ ਕੱਟ ਕਟਾਇਆ ਗਾਇਆ ਹਨ ਲੋਕ ਇਹਨਾਂ ਦੀ ਹੋਰ ਕੱਟਣ ਦੀ ਆਸ ਲਈ ਬੈਠੇ ਸਨ ਪਰ ਦੋ ਹਜ਼ਾਰ ਨੌਂ ਵਿੱਚ ਬਣੀ ਨਮੀ ਸਰਕਾਰ ਗੜੀ ਸਮਬਾਲਦਿਆਂ ਹੀ ਪਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਮੁੜ ਵਾਧਾ ਕਰਨ ਦੀਆ ਗੱਲਾਂ ਕਰਨ ਲੱਗ ਗਈ ਜਿਸ ਦਾ ਸਿੱਟਾ ਅੱਜ ਸਾਮਣੇ ਹੈ ਸਰਕਾਰ ਨੇ ਆਪਣੇ ਵਜਨ ਅਤੇ ਉਪਯੋਗ ਮਰਹਾਲੇ ਦੇ ਅਗੜੇਆਂ ਅਨੁਸਾਰ ਮਈ ਦੋ ਹਜ਼ਾਰ ਦਸ ਤਕ ਬੀਤੇ ਇੱਕ ਸਾਲ ਦੇ ਮੁਕਾਬਲੇ ਖਾਦ ਪਦਾਰਥਾਂ ਦੀਆਂ ਕੀਮਤਾਂ ਵਿੱਚ ਸੋਲਾਂ ਪੁਆਇੰਟ ਉਨਤਾਲੀ ਪ੍ਰਤੀਸ਼ਤ ਵਾਧਾ ਹੋਇਆ ਹੈ ਕੇਵਲ ਇਸੇ ਸਾਲ ਵਿੱਚ ਦਾਲਾਂ ਦੀਆ ਕੀਮਤਾਂ ਵਿੱਚ ਤੇਤੀ ਪੁਆਇੰਟ ਪੇਹਟ ਪ੍ਰਤੀਸ਼ਤ ਦੁੱਧ ਦੀ ਕੀਮਤ ਵਿੱਚ ਇਕੀ ਪੁਆਇੰਟ ਦੋ ਫਸਲਾਂ ਦੀਆਂ ਕੀਮਤਾਂ ਸਤਾਰਾਂ ਪਰਸੇੰਟ ਆਲੂ ਦੀਆ ਕੀਮਤਾਂ ਵਿੱਚ ਤੀਹ ਪੁਆਇੰਟ ਛਤੀ ਇਸ ਤਰਾਂ ਦੇ ਵਾਧੇ ਹੋਏ ਹਨ ਇਸ ਤੋਂ ਇਲਾਵਾਂ ਬਿਜਲੀ ਗੈਸ, ਪਟਰੋਲ ਤੇ ਡੀਜਲ ਤਿੱਖਾ ਵਾਧਾ ਕੀਤੀਆਂ ਗਈਆਂ ਹਨ ਇਸ ਪ੍ਰਕਾਰ ਮਹਿੰਗਾਈ

ਵਿਆਜ ਦਰਾ ਤੇ ਵਾਧੇ ਦਾ ਰਸਾ ਖੋਲ ਦਿੱਤਾ ਜਿਸ ਨਾਲ ਬੈਂਕਾ ਤੋਂ ਕਰਜ਼ਾ ਲੈਣਾ ਵਧੇਰਾ ਔਖਾ ਹੋ ਗਿਆ ਦੇਸ਼ ਦੀ ਵਿਕਾਸ ਦਰ ਤੇ ਰਫਤਾਰ ਮੱਧਮ ਹੋ ਗਈ ਆਮ ਲੋੜਾਂ ਦੀ ਚੀਜ ਦੀਆਂ ਵੱਧ ਰਹੀ ਕੀਮਤਾਂ ਨਾਲ ਜੁਜਦੇ ਕਰਜਾਈ ਲੋਕੀ ਬੈਂਕਾਂ ਦੇ ਕਰਜ਼ੇ ਮੋੜਣ ਨੂੰ ਅਸਮਰਥ ਹੋਣ ਲਗੇ ਜਿਸ ਕਾਰਨ ਲੋਕਾਂ ਦੀਆ ਪ੍ਰੇਸ਼ਾਨੀਆਂ ਵਦਨ ਲੱਗਿਆ ਜਿਸ ਦੇ ਨਤੀਜ਼ੇ ਬਜੋ ਲੋਕ ਵਿੱਚ ਨਿਰਾਸ਼ਾ ਵੱਧਣ ਲੱਗ ਜਿਨ੍ਹਾਂ ਵਿੱਚੋ ਕਈ ਲੁੱਟ ਖੋਆ ਦਾ ਰਾਹ ਤੁਰਨ ਲਗ ਪਏ

ਵਿੱਚ ਲੋਕ ਤੋੜਵਾਂ ਵਾਧੂ ਜਰੂਰ ਹੋਇਆ ਹੈ ਸਰ ਇਸ ਦਾ ਉਪਾ ਇਹ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜੇਕਰ ਉਸਨੂੰ ਮਹਿਗਾਈ ਉਪਰ ਕਾਬੂ ਪਾਉਣਾ ਹੈ ਤਾ ਉਹ ਪਬਲਿਕ ਸੈਕਟਰ ਵਿੱਚ ਵਿਕਣ ਵਾਲੀਆਂ ਚੀਜਾਂ ਦੇ ਭਾਅ ਨਾ ਵਧਾਏ ਕਿਉਂਕਿ ਇਸ ਨਾਲ ਵੀ ਪ੍ਰਈਵੇਟ ਸੈਕਟਰ ਨੂੰ ਕੀਮਤਾਂ ਵਧਾਉਣ ਨਾਲ ਰੋਕਿਆ ਜਾ ਸਕਦਾ ਹੈ ਸਰਕਾਰ ਤਾ ਸਰਵਿਸ ਟੈਕਸਾ ਤੇ ਕੋਲ ਟੈਕਸ ਵਰਗੇ ਅਨੇਕਾਂ ਟੈਕਸ ਲੈ ਕੇ ਤੇ ਫੇਰ ਆਏ ਦਿਨ ਓਹਨਾ ਨੂੰ ਸਿਵਾਏ ਤੇੜੇ ਕਰ ਕੇ ਆਪ ਹਰ ਚੀਜ਼ ਮਹਿੰਗੀ ਕਰਿ ਜਾ ਰਹੀ ਹੈ ਨਿਕਲੀ ਏਹੀ ਹੱਲ ਹੈ ਕਿ ਸਰਕਾਰ ਨੂੰ ਇਹਨਾ ਚੀਜਾਂ ਤੇ ਤਿਆਨ ਦੇਣਾ ਚਾਹੀਦਾ ਹੈ ਨਕਲੀ ਸੰਕਟ ਪੈਦਾ ਕਰਨ ਵਾਲਿਆਂ ਕਿਉਕਿ ਮਹਿੰਗਾਈ ਦੇ ਜਮਾਨੇ ਵਿੱਚ ਇਹੋ ਲੋਕ ਹੀ ਆਪਣੀਆਂ ਲੋਬਾ ਰੁਚੀਆਂ ਕਾਰਨ ਸਬ ਤੋਂ ਵੱਧ ਸਰਗਰਨ ਹੁੰਦੇ ਹਨ ਸਰਕਾਰ ਨੂੰ ਅਪਰਤਕ ਟੈਕਸ ਕਟਾਣਾ ਚਾਹੀਦਾ ਹੈ ਪਰਿਵਾਰ ਨਿਓਜਿਨਤ ਜ਼ੋਰ ਦੇਣਾ ਚਾਹੀਦਾ ਹੈ ਉਤਪਾਦਨ ਵਿਚ ਵਾਧਾ ਕਰਨਾ ਚਾਹੀਦਾ ਹੈ

ਜਿਸ ਦੇ ਨਾਲ ਹੀ ਸਰਕਾਰ ਨੂੰ ਮੁੰਦਰਾਂ ਪ੍ਰਸਾਰ ਨੂੰ ਕਾਬੂ ਕਰਨ ਵਿਚ ਵਿਦੇਸ਼ੀ ਸਿੱਕੇ ਦਾ ਤੇ ਉਸ ਨੂੰ ਬਰੀਕੀ ਖਰੀਦਣ ਵਿਚ ਖਰਚ ਕਰਨ ਦੀ ਬਜਾਏ ਵਿਦੇਸ਼ੀ ਸਿੱਕੇ ਦੇ ਬਜ਼ਾਰ ਵਿਚ ਵੇਚ ਕੇ ਪਾਨ ਪ੍ਰਾਪਤ ਕਰਨਾ ਚਾਹੀਦਾ ਹੈ ਸਮੁਚੇ ਤੋਰ ਤੇ ਇਹੋ ਕਿਹਾ ਜਾ ਸਕਦਾ ਹੈ ਕਿ ਮਹਿੰਗਾਈ ਨੂੰ ਲੋੜ ਪਾਏ ਬਿਨਾ ਲੋਕਾ ਦਾ ਜੀਵਨ ਸੌਖਾ ਨਹੀਂ ਹੋ ਸਕਦਾ ਨਾ ਹੀ ਲੋਕ ਰਾਜ ਵਿਚ ਵਿਸਵਾਸ਼ ਪਾਇਆ ਜਾ ਸਕਦਾ ਹੈ ਭਾਰਤ ਵਿੱਚ ਲੋਕ ਰਾਜ ਦੀ ਪਕਾਈ ਲਈ ਮਹਿੰਗਾਈ ਦਾ ਅੰਤ ਜਰੂਰ ਕਰਨਾ ਚਾਹੀਦਾ ਹੈ ਅਤੇ ਇਸ ਵਿਰੁੱਧ ਦੇਸ਼ ਦੀ ਸਰਕਾਰ ਜਿਥੇ ਮਹਿੰਗਾਈ ਦੇ ਜ਼ਿਮੇਵਾਰ ਅਨਸਰਾਂ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਉਥੇ ਆਪਣੀਆਂ ਵਿਤੀਆਂ ਤੇ ਵਪਾਰਕ ਨੀਤੀਆਂ ਵਿਚ ਸੁਧਾਰ ਕਰਨ ਦੀ ਬਹੁਤ ਜਾਦਾ ਲੋੜ ਹੈ ਭਾਰਤ ਵਿਚ ਮਹਿੰਗਾਈ ਦੀ ਸਮਸਿਆ ਖਤਨਾਕ ਰੂਪ ਤਾਰਨ ਕਰਦੀ ਜਾ ਰਹੀ ਹੈ ਪਹਿਲਾ ਪੰਜ ਸਾਲ ਯੋਜਨਾ ਵਿਚ ਇਸ ਵਿਰੁੱਧ ਕਈ ਕਦਮ ਚੁੱਕੇ ਗਏ ਦੂਜੇ ਪੰਜ ਸਾਲ ਯੋਜਨਾ ਤੋਂ ਬਾਦ ਪਹਿਲਾ ਨਾਲੋਂ ਮਹਿੰਗਾਈ ਵਿਚ ਬਤੀ ਪੁਆਇੰਟ ਚਾਰ ਪ੍ਰਤੀਸ਼ਤ ਵਾਧਾ ਹੋਇਆ ਤੀਜੀ ਪੰਜ ਸਾਲ ਯੋਜਨਾ ਵਿਚ ਇਸੇ ਤਰਾਂ ਹੀ ਰਿਹਾ ਚੀਨ ਤੇ ਪਾਕਿਸਤਾਨ ਦੇ ਹਮਲਿਆਂ ਨੇ ਮਹਿੰਗਾਈ ਵਿਚ ਲੱਕ ਤੁੜਵਾਇਆ ਪਰ ਯੋਜਨਾ ਤੋਂ ਬਾਦ ਕੀਮਤਾਂ ਵਿਚ ਵਾਧਾ ਹੀ ਹੁੰਦਾ ਰਿਹਾ ਕੁਦਰਤੀ ਆਫ਼ਤਾਂ ਚੰਗਾ ਅਤੇ ਪ੍ਰਸ਼ਟਾਚਾਰ ਨੇ ਇਸ ਨੂੰ ਭਿਅੰਕਰ ਰੂਪ ਦੇ ਦਿੱਤਾ ਕੱਟ ਉਪਜ ਸਾਡੇ ਦੇਸ਼ ਵਿਚ ਤੀਜਾ ਦਿਨ ਮਹਿੰਗਾਈ ਦੇ ਅਨੁਸਾਰ ਓਹਨਾ ਦੀ ਪੈਦਾਵਾਰ ਨਹੀਂ ਹੈ ਪੈਦਾਵਾਰ ਕੱਟ ਹੈ ਤੇ ਖਾਨ ਵਾਲੇ ਮੂੰਹ ਜਾਦਾ ਹਨ ਪੈਦਾਵਾਰ ਕੱਟ ਹੋਣ ਕਰ ਕੇ ਮੰਗ ਵੱਧ ਦੀਆ ਅਤੇ ਚੀਜਾਂ ਦੇ ਭਾਅ ਹੋਰ ਅਤੇ ਹੋਰ ਮਹਿੰਗੇ ਹੁੰਦੇ ਹਨ ਅਬਾਦੀ ਵਿੱਚ ਵਾਧਾ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਇਹੋ ਜਹੇ ਸਾਧਨ ਵਰਤੇ ਜਾਨ ਜਿਨ੍ਹਾਂ ਨਾਲ ਪੈਦਾਵਾਰ ਵਧੇ ਉਪਜ ਵੱਧ ਰਹੀ ਹੈ ਪਰ ਅਬਾਦੀ ਇਸ ਦੀ ਪੇਸ਼ ਨਹੀਂ ਜਾਨ ਦੇ ਰਹੀ

ਪ੍ਰਿਸਥਾਚਾਰ ਦੇ ਬਹੁਤ ਬੋਲ ਬਾਲਾ ਹੈ ਪੰਜੀ ਪਤੀ ਵਪਾਰੀ ਵਸਥਾ ਨੂੰ ਆਪਣੇ ਗੋਦਾਮਾਂ ਵਿੱਚ ਕਰ ਲੈਂਦੇ ਹਨ ਹਾਂ ਚਾਚੀ ਰਾਣੀ ਹਾਂ ਠੀਕ ਠੀਕ ਹੈ ਪੁੱਤ ਕੀ ਹਾਲ ਵਾ, ਹਾਂ ਠੀਕ ਚਾਚੀ ਜੀ ਤੁਸੀਂ ਸੁਣਾਉ,

ਹੋਰ ਫੇਰ ਹਾਂ ਵਧੀਆ ਚਾਚੀ

ਹਾਂ ਠੀਕ ਗਲੀ ਮੁਹੱਲਾ, ਖੁਦਾ ਦੀ ਕਿਰਪਾ ਚ ਅਸੀਂ, ਚੱਲੋ ਵਧੀਆ, ਹਾਂ ਬੱਸ ਦੁੱਖ ਲੱਗਦਾ ਚਾਚੇ ਦਾ ਹੁਣ ਤਾਂ ਚੱਲੋ ਰੱਬ ਦੀ ਉਹ ਦਿਨ ਦੀ ਜਿ-ਦਿਨ ਦੀ ਹੋਈ ਬਹੁਤ ਖੁਦਾ ਦੀ ਕਿਰਪਾ ਵਾ ਚਾਚੇ ਦੀ ਬਹੁਤੀ tension ਮਾਰਦੀ ਚਾਚੇ ਨੇ ਤਾਂ ਐਂ ਕੀਤਾ ਜਿਦਾਂ ਕਿਦਾਂ ਕੀ ਹੂੰ ਇਹੋ ਦੁੱਖ ਜਿਹਾ ਲੱਗਦਾ ਹੋਰ ਤਾਂ ਨਹੀਂ ਚਾਚੀ, ਚੱਲੋ ਰੱਬ ਦੀ ਕਿਰਪਾ ਵਾ, ਚੱਲ ਹਰ ਇੱਕ ਨੂੰ ਰੱਬ ਤੰਦਰੁਸਤੀ ਦੀ ਜ਼ਿੰਦਗੀ ਬਖਸ਼ੇ ਹਨਾ ਹਾਂ ਚਾਚਾ ਹੀ ਬਸ ਮਾਰ ਗਿਆ ਲੋਕਾਂ ਨੂੰ ਸਾਰਿਆਂ ਨੂੰ ਹੂੰ ਹੋਰ, ਹੋਰ ਫੇਰ ਚਾਚੀ ਕੀ ਕਰਦੇ ਹੋ ਸੁਣਾਉ ਫੇਰ ਤੁਸੀਂ ਆਪਣੀ

ਚੱਲੋ ਖੁਦਾ ਦਾ ਸ਼ੁਕਰ ਚੱਲੋ ਕੰਮਾਂ ਕਾਰਾਂ ਦੇ ਦਿਨ ਆਉਣ ਡੇ, ਚਾਚੀ ਚੱਲ ਰੱਬ ਹਰ ਇੱਕ ਨੂੰ ਤੰਦਰੁਸਤੀ ਦੇਵੇ, ਸਵੇਰੇ ਵੀ ਇਹੋ ਉੱਠ ਕੇ ਦੂਆ ਕੀਤੀ ਬਈ ਖੁਦਾ ਵੈਰੀ ਦੁਸ਼ਮਣ ਦੀ ਵੀ ਜ਼ਿੰਦਗੀ ਲੰਮੀ ਕਰ, ਖੁਦਾ ਦਿਆ ਕਰ ਹਨਾ

ਸਾਰੇ ਕੰਮ ਕਾਰ ਕਰਨ ਰੱਬ ਹਰ ਇੱਕ ਨੂੰ ਚਾਚੀ ਹਿੰਮਤ ਤਾਕਤ ਦੇਵੇ ਹਨਾ ਵਧੀਆ ਵਧੀਆ ਵਧੀਆ ਹੋਰ ਬੜਾ ਕੇ ਕਿਤੇ ਦਿੱਤਾ, ਇਹਦਾ ਆਪਦਾ ਚਾਚੇ ਦਾ ਝੂਰ ਝੂਰ ਕੇ ਏਦਾਂ ਮੈਂ ਫੇਰ ਕੱਲ੍ਹ ਦੀ ਠੀਕ ਨਹੀਂ ਹਾਂ

sugar ਖਨੀ ਮੇਰੇ ਹਿਸਾਬ ਨਾਲ ਵੱਧ ਗਈ ਹੈ ਉਹ ਦਿਨ ਵੀ ਵੱਧ ਗਈ ਸੀ ਜਿ-ਦਿਨ ਚਾਚਾ ਏਦਾਂ ਹੋਇਆ ਤੇ ਉਹ ਦਿਨ ਵੀ ਰਾਤ ਵੱਧ ਗਈ

ਹੈ ਹੈ ਉਦਾਂ ਬਾਂਹ ਬੂੰਹ ਠੀਕ ਹੈ ਨਾ ਲੱਤ ਬਾਂਹ ਉਹ ਕਹਿੰਦੀ ਚਾਚੀ ਉਹ ਤੇ ਪਿੰਕੀ ਦੀ ਨਿਹੰਗ ਉਹਨੂੰ ਵੀ ਫੜਿਆ ਵਾ, ਉਹਨੂੰ attack ਹੋ ਗਿਆ ਚਾਚੀ ਰਾਤ ਨੂੰ

ਇਹ ਉੱਪਰੋਂ ਹਾਲ ਵਾ ਜਿਹੜਾ ਇਹ ਉਹ ਵਾ ਆਹੋ ਉਹਨੂੰ ਤਿੰਨ ਵਾਰ ਹੋ ਗਿਆ ਹਾਂ ਨਹੀਂ ਨਹੀਂ ਭੈਣ ਨਹੀਂ ਬੜੀ ਵਾਰੀ ਹੋਇਆ ਸੀ ਅਤੇ ਬੜੀ ਵਾਰੀ ਹੋ ਗਿਆਂ ਸੀਗਾ ਹੂੰ ਹੂੰ ਹਾਂ ਇਹ attack ਜੇ ਦੂਜਾ attack ਹੁੰਦਾ ਨਾ ਉਹ ਮਾ ਛੇਤੀ ਲੈਂਦਾ ਵਾ, ਇਹ attack ਤੇ, ਕਹਿੰਦੇ ਰਹਿੰਦੇ ਨੇ ਇਸ ਤਰ੍ਹਾਂ ਜਦੋਂ ਕਿਤੇ ਚਿੰਤਾ ਚੁੰਤਾ ਕਰ ਲੈਣੀ ਤੇ ਉਦੋਂ attack ਹੋ ਜਾਂਦਾ ਵਾ ਆਹ ਵੀ ਇੱਕ ਗੱਲ ਹੈ, ਚਿੰਤਾ ਵੀ ਚਾਚੀ ਫੇਰ ਕਈ ਹੁੰਦੀਆਂ ਵਾ ਇਹ ਇਸ ਸੰਸਾਰ ਉੱਤੇ ਕੋਈ ਵੀ ਨਹੀਂ ਹੈ ਸੁਖੀ ਜੇ ਕੋਈ ਕਹੂਗਾ ਨਾ ਮੈਂ

ਕੋਈ ਵੀ ਸੁਖੀ ਸਾਰੇ ਦੁਖੀ ਹੈ

ਤੇ ਮੰਨ ਲਉ ਉਹ ਆਪਣਾ ਵੀ ਢਿੱਡ ਆਪਣਾ ਵੀ ਖੋਲ੍ਹ ਲੈਂਦਾ ਬਈ ਮੈਂ ਵੀ ਬੜਾ ਦੁਖੀ ਹੈਂਗਾ

ਬਹੁਤ ਬਣੀ ਬਣਾਈ ਆਂਈਂ ਪਰ ਕਹਿੰਦੇ ਉਹਦੇ ਨਾਲ ਵੀ ਬਹੁਤ ਬੰਦਾ ਦੁਖੀ ਹੁੰਦਾ ਵਾ

ਬਹੁਤ ਜ਼ਿਆਦਾ ਹੀ ਹੈ ਤੇ ਚੱਲ ਇਸ ਦੁਨੀਆਂ ਦੇ ਨਾਲ ਹੀ ਚਾਚੀ ਵੇਖੋ ਵੇਖੀ ਤੁਰੇ ਫਿਰੀ ਦਾ ਹੁਣ

ਚੱਲੋ ਕੀ ਕਰਨਾ ਫੇਰ ਹੁਣ ਇਸ ਤਰ੍ਹਾਂ ਜੇ ਬਹਿ ਜਾਂ ਗੇ ਮੰਜ਼ੀ ਤੇ ਤਾਂ ਵੀ ਕਹਿਣਾ ਲੈ ਇਹ ਕਿਹੜੀ ਹੁਣ ਔਖੀ ਹੋ ਗਈ ਹੈ

ਤੈਨੂੰ ਦੱਸਣ ਦੇਈ ਜਦੋਂ ਦੀ ਭੈਣ ਮੇਰੀ ਪੂਰੀ ਹੋ ਗਈ ਹੈ ਤੇ ਉਦੋਂ ਦਾ ਮੇਰਾ ਕੀ ਕਿਸੇ ਨਾ ਨੰ ਜੀਅ ਨਹੀਂ ਕਰਦਾ ਨਾ ਕਿਸੇ ਨਾਲ ਗੱਲ ਕਰਨ ਨੂੰ ਮੈਂਂ ਆਪਣੇ ਭਰਾਵਾਂ ਨਾਲ ਵੀ ਨਹੀਂ ਕਰਦੀ ਗੱਲ ਅਤੇ ਮੈਂ ਇੱਕ ਦਿਨ ਆਪਣੇ ਭਣੇਵੇਂ ਨੂੰ ਫੇਰ ਦੱਸ ਹੀ ਦਿੱਤਾ, ਮੈ ਕਿਹਾ ਲੱਕੀ ਤੂੰ ਫੋਨ ਕਰਦਾ ਹੁੰਦਾ ਅਤੇ ਮੇਰਾ ਚਿੱਤ ਨਹੀਂ ਕਰਦਾ ਤੇਰੇ ਨਾਲ ਗੱਲ ਕਰਨ ਨੂੰ

ਮੈਂ ਕਿਹਾ ਮੇਰੀ ਸੋਧਣਾ ਜਿਹੜੀ ਮੇਰੀ ਉੱਧਰ ਲੱਗੀ ਰਹਿੰਦੀ ਹੈ ਬਈ ਹਾਏ ਮੇਰੀ ਭੈਣ ਮੈਨੂੰ ਛੱਡ ਗਈ ਹਾਏ ਮੇਰੇ ਸਿਰਹਾਣੇ ਦੀ ਬਾਂਹ ਸੀ ਝੱਟ ਆ ਜਾਂਦੀ ਸੀ॥

ਤੇ ਕਹਿੰਦਾ ਜੀ ਮਾਸੀ ਮੈਂ ਤਾਂ ਜਿੰਦਾ ਜਾਗਦਾ ਹੀ ਹਾਂ ਮੈਂ ਤਾਂ ਤੈਨੂੰ ਮਿਲਣਾ ਹੀ ਹੈ

ਜੋ ਹੁਣ ਆਪਣੇ ਭੈਣ ਭਰਾਵਾਂ ਨਾਲ ਗੱਲ, ਭੈਣ ਭਰਾਵਾਂ ਨਾਲ ਹੀ ਹੈ

ਕਿਉਂ ਜਿਦਾਂ ਹੋਰ ਝੋਰਾ ਜਿਹਾ ਲੱਗਾ ਰਹਿੰਦਾ ਬੰਦੇ ਨੂੰ ਝੋਰਾ ਜਿਹਾ ਲੱਗਾ ਰਹਿੰਦਾ

ਹਾਂ ਇਹਦਾ ਕਰਕੇ ਹੈ ਨਾ ਚਿੰਤਾ ਜਿਹੜੀ ਹੈ ਉਸ ਹਿਸਾਬ ਦੀ ਜਿਹੜੀ ਆਹੋ ਇਹ ਤਾਂ ਗੱਲ ਹੈ ਤੇਰੀ ਚਾਚੀ ਹੋਰ ਫੇਰ ਤੂੰ ਸੁਣਾ

ਕੀ ਬਣਾ ਰਹੀ ਹੌਰ, ਕੀ ਕਰਨ ਡੇਈ ਵਹੁਟੀ ਕੀ ਕਰਨ ਡੇਈ ਆ

ਅੱਛਾ ਹੋਰ ਬੇਬੀ ਦਾ ਆਈ ਬੇਬੀ ਇੱਧਰ ਹਾਂ ਆਈ ਸੀ ਪਰ ਦੇਖੀ ਦੂਖੀ ਨਹੀਂ ਦੁਪਹਿਰ ਦੀ ਚਾਹ ਬਣਾਈ ਫੇਰ ਪੀਤੀ ਪੂਤੀ ਸਾਰਿਆਂ ਨੈ

ਆਹੋ ਮਧੂ ਆਈ ਸੀ, ਸੁਖੋ ਆਈ ਸੀ, ਇਹ ਆਈ ਸੀ, ਫੇਰ ਚਾਹ ਬਣਾਈ ਅੱਛਾ ਹੋਰ ਮੰਨੇ ਦੇ ਨਿਆਣਿਆਂ ਦੀ ਸੁਣਾ, ਮੰਨੇ ਦੇ ਨਿਆਣੇ ਠੀਕ ਠਾਕ ਹੈ